ਮਾਤਾ ਸ਼੍ਰੀਮਤੀ ਜਮਨਾ ਦੇਵੀ ਅਤੇ ਪਿਤਾ ਈਸ਼ਰ ਸਿੰਘ ਦੇ ਘਰ ਹੋਇਆ। ਇਹਨਾਂ ਦਾ ਜੱਦੀ ਪਿੰਡ ਦਰ੍ਰੇਰੀ ਜ਼ਿਲ੍ਹਾ ਲੁਧਿਆਣਾ ਹੈ। ਸੰਤੋਖ ਸਿੰਘ ਧੀਰ ਨੇ ਸਾਰੀ ਉਮਰ ਭਗਤਵਾਦੀ ਸੋਚ ਨੂੰ ਅਪਣਾਇਆ ਉਹਨਾਂ ਨੇ ਦਸਵੀ ਅਤੇ ਤਕ ਦੀ ਪੜ੍ਹਾਈ ਕਰਕੇ ਕੁਝ ਸਮ੍ਹਾ ਅਧਿਆਪਿਕ ਵਜੋਂ ਵੀ ਸੇਵਾ ਨਿਭਾਈ ਸੀ। ਇੰਗਲੈਂਡ ਜਾਤਰਾ ਰਚਨਾਵੀ ਅਤੇ ਹੋਰ ਦੋ ਰਚਨਾਵਾਂ ਹਨ। ਕਹਾਣੀਖੇਤਰ ਵਿਚ ਵੀ ਉਹਨਾਂ ਦੀ ਪ੍ਰਸਿੱਧੀ ਉਹਨਾਂ ਦੇ ਕਹਾਣੀ ਤੇ ਦੀ ਸ਼ਾਨ, ਸਵੇਰ ਹੋਣ ਤਕ, ਸਾਂਝੀ ਕੰਧ, ਸ਼ਰਾਬ ਦਾ ਗਿਲਾਸ, ਊਸ਼ਾ ਭੈਣ ਦੀ ਚੁੱਪ, ਪੱਖੇ ਆਦਿ ਨਾਲ ਹੋਈ

ਇਸ ਲੇਖਕ ਦੀ ਰਚਨਾਵਾਂ ਵਿੱਚ ਤਰਸਵਾਦੀ ਅਤੇ ਰਿਸ਼ਤਿਆਂ ਬੜ੍ਹੇ ਹੀ ਵਧੀਆ ਅਤੇ ਸੰਤੁਲਿਨ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਆਪਣੇ ਜੀਵਨ ਵਿਚ ਮਨੁੱਖ ਵਿਰੋਧੀ ਤਾ ਖਿਲਾਫ ਨਿਯੰਤ੍ਰਣ ਲੜਿਆ ਇਸ ਕਰਕੇ ਹੀ ਉਹ ਉਸਦੀਆਂ ਰਚਨਾਵਾਂ ਹੱਕ ਅਤੇ ਸੱਚ ਲਈ ਲੜ੍ਹਨ ਖਾਤਿਰ ਨਵੀਆਂ ਟ੍ਰੇਨਾਂ ਦਿੰਦੀਆਂ ਹਨ। ਜਦੋਂ ਕਪੂਰ ਸਿੰਘ ਅੱਠ ਮਹੀਨਿਆਂ ਦੇ ਹਨ ਅਣਗਿਣਤ ਜਾਤਰਾਵਾਂ ਮਗਰੋਂ ਘਰ ਬਣਾਓਣ ਦੀ ਪੁਹੰਚ ਪਹੁਚ ਜੋਗਾ ਹੋਇਆ ਤਾ ਉਸਦਾ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਕੰਧ ਤੋਂ ਝਗੜਾ ਹੋ ਗਿਆ। ਪਿੱਛਲੇ ਸਾਲ ਦੀਆ ਬਰਸਾਤਾਂ ਕਾਰਣ ਕਪੂਰ ਸਿੰਘ ਦਾ ਘਰ ਡਿਗ ਪਿਆ ਸੀ। ਇਸ ਦੌਰਾਨ ਹੋਰ ਵੀ ਕਈਆਂ ਦੇ ਘਰ ਡਿੱਗੇ ਸਨ ਪਰ ਕਪੂਰ ਸਿੰਘ ਦਾ ਘਰ ਤਾ ਪੂਰੇ ਦਾ ਪੂਰਾ ਹੀ ਡਿੱਗ ਪਿਆ ਸੀ। ਕਪੂਰ ਸਿੰਘ ਦੀ ਆਰਥਿਕ ਮਾੜੀ ਹੀ ਸੀ। ਤੇ ਉਹ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚਲਾਓਦਾਂ ਸੀ ਪਹਿਲਾ ਉਹ ਮਕਾਨ ਬਨਾਉਣ ਲਈ ਕਰਜਾ ਲੈਣ ਵਾਸਤੇ ਜਿਲ੍ਹੇ ਦੇ ਦਫਤਰਾਂ ਵਿਚ ਬਹੁਤ ਖਜਲ ਖੁਆਰ ਹੋਇਆ ਸੀ। ਕਿਉਕਿ ਕਰਜਾਂ ਤਾ ਮੰਤਰੀਆਂ ਦੀਆ ਸਿਫ਼ਾਰਿਸ਼ਾਂ ਨਾਲ ਹੀ ਮਿਲਦਾ ਸੀ। ਸਥਿਤੀ ਵਿਚ ਕਪੂਰ ਸਿੰਘ ਨੂੰ ਆਪਣੀ ਦੱਸ ਕਿਲ੍ਹੇ ਜ਼ਮੀਨ ਵੇਚਣੀ ਪਈ ਕਿੰਨਾ ਚਿਰ ਉਸਦਾ ਪਰਿਵਾਰ ਓਹਨਾ ਦੇ ਘਰਾਂ ਦੇ ਦਿਨ ਕੱਟਦਾ ਰਿਹਾ ਉਸਨੇ ਘਰ ਬਨਾਓਣ ਲਈ ਸੀਮਿੰਟ ਤੇ ਇੱਟਾਂ ਦਾ ਪ੍ਰਬੰਧ ਤਾ ਕਰ ਲਿਆ ਕੀ ਪਰ ਦਰਬਾਰੇ ਨਾਲ ਗੱਲ ਕਰਨ ਤੋਂ ਬਿਨ੍ਹਾਂ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ ਸੀ।

ਇਸੇ ਕਾਰਨ ਉਹ ਵੀ ਦੁਖੀ ਸੀ ਤੇ ਉਸਨੂੰ ਕੰਧ ਦੀ ਜਰੂਰਤ ਸੀ ਉਸਦੇ ਘਰ ਪਿੱਛੇ ਚਾਨਣ ਸਿੰਘ ਚਨੀਏ ਦੀ ਥਾ ਸੀ। ਉਸਨੇ ਵੀ ਕਦੇ ਇੱਥੇ ਛੋਟਾ ਜਿਹਾ ਮਕਾਨ ਬਨਾਓਣਾ ਸੀ। ਇਸੇ ਕਾਰਨ ਉਸਨੇ ਕੰਧ ਤੇ ਛਤੀਰ ਧਾਰਨ ਸਮੇ ਅੱਧਾ ਖਰਚਾ ਦੇਣਾ ਪ੍ਰਵਾਨ ਕਰ ਲਿਆ ਸੀ। ਇੰਝ ਕੇਵਲ ਦਰਬਾਰੇ ਵਾਲੇ ਖੱਬੇ ਪਾਸੇ ਦਾ ਝਗੜਾ ਸੀ। ਜੋ ਛੇਤੀ ਖ਼ਤਮ ਹੁੰਦਿਆਂ ਨਹੀਂ ਜਾਪਦਾ ਸੀ ਕਪੂਰ ਸਿੰਘ ਨੇ ਇਕ ਦੋ ਵਾਰ ਦਰਬਾਰੇ ਨੂੰ ਕੰਧ ਕਰਨ ਬਾਰੇ ਕਿਹਾ ਤਾ ਸੀ ਪਰ ਉਹ ਉਸਨੇ ਹਾਂ ਕਰਨ ਦੀ ਥਾਂ ਇਹੋ ਕਿਹਾਕਿ ਜਦੋ ਸਮਾਂ ਆਇਆ ਕੰਧ ਕੱਢ ਲ ਵਾਂਗੇ ਅਜਿਹੀ ਸਥਿਤੀ ਵਿਚ ਬਹੁਤ ਔਖਾ ਹੋਇਆ ਪਿਆ ਸੀ। ਦਰਬਾਰੇ ਵਾਲੀ ਕੰਧ ਬਹੁਤ ਪੁਰਾਣੀ ਸੀ ਜਦੋ ਕਈ ਥਾਵਾਂ ਤੇ ਪਈ ਸੀ ਇਹ ਕੰਧ ਥੋਥੀ ਹੋਈ ਪਈ ਸੀ ਤੇ ਇਸ ਚ ਕਈ ਥਾਵਾਂ ਤੋਂ ਆਰ ਪਾਰ ਮੋਰੀਆਂ ਹੋਈਆਂ ਪਈਆਂ ਸਨ। ਕੋਠੜੀ ਦੇ ਛਤੀਰ ਪਿੱਛੋਂ ਚੁਕੇ ਹੋਏ ਸਨ ਤੇ ਛੱਤ ਨੀਵੀਂ ਹੋ ਗਈ ਸੀ ਉਂਜ ਦਰਬਾਰੇ ਨੂੰ ਵੀ ਕੰਧ ਦੀ ਲੋੜ ਕਪੂਰ ਸਿੰਘ ਜਿਨ੍ਹੀ ਹੀ ਸੀ।

ਇਸ ਲਈ ਉਸਨੂੰ ਕੱਚੀ ਕੰਧ ਨਵੀ ਬਣਾਉਣੀ ਹੀ ਪੈਣੀ ਸੀ। ਤੇ ਤਿੰਨ ਪਾਸਿਆਂ ਦੀਆਂ ਕੰਧਾਂ ਪੱਕੀਆਂ ਸਨ। ਤੇ ਚੌਥੀ ਕੰਧ ਕੱਚੀ ਰੱਖ ਕੇ ਮਕਾਨ ਨੂੰ ਖਰਾਬ ਕਰਨ ਸੰਭਵ ਨਹੀਂ ਸੀ। ਪੱਕੀਆਂ ਕੰਧਾਂ ਉੱਪਰ ਤਾ ਕਦੇ ਚੁਬਾਰੇ ਵੀ ਬਣਾਏ ਜਾ ਸਕਦੇ ਸਨ। ਦੂਜੇ ਪਾਸੇ ਕੱਚੀਆਂ ਤੇ ਖੋਖਲੇ ਕੰਧਾਂ ਕਾਰਨ ਪਹਿਲਾ ਹੀ ਮੁਸਲਾ ਪੈਂਦੀਆਂ ਸਨ। ਕਪੂਰ ਸਿੰਘ ਬਹੁਤ ਪ੍ਰੇਸ਼ਾਨ ਸੀ। ਲੋਕ ਆਖਦੇ ਸਨ ਕੇ ਸ਼ਰੀਰਕ ਸ਼ਰੀਕ ਤਾ ਮਿੱਟੀ ਦਾ ਵੀ ਮਾੜਾ ਹੁੰਦਾ ਹੈ। ਉਸਨੂੰ ਵਾਰ ਵਾਰ ਦਰਬਾਰੇ ਤੇ ਗੁੱਸਾ ਤਾ ਆਉਂਦਾ ਸੀ ਪਰ

ਕੀ ਉਹ ਇਕ ਵਾਰ ਆ ਕੇ ਦਰਬਾਰੇ ਨੂੰ ਮਿਲਕੇ ਕੰਧ ਬਾਰੇ ਸਮਝਾਵੇ ਤੇ ਹੋ ਸਕਦਾ ਹੈ ਕੇ ਇਹ ਗੱਲ ਉਸਦੀ ਸਮਝ ਵਿਚ ਨਾ ਆਵੇ। ਅਗਲੇ ਦਿਨ ਸਵੇਰੇ ਹੀ ਜਦੋ ਕਪੂਰ ਸਿੰਘ ਦਰਬਾਰੇ ਦੇ ਘਰ ਜਾਂਦਾ ਹੈ ਤਾ ਦਰਬਾਰੇ ਦੀ ਕੁੜੀ ਦੱਸਦੀ ਹੈ ਕੇ ਉਹ ਪਟਵਾਰੀ ਨੂੰ ਮਿਲਣ ਗਿਆ ਹੈ। ਕਪੂਰ ਸਿੰਘ ਨੇ ਵੀ ਉੱਥੇ ਹੀ ਜਾ ਕੇ ਕੁਛ ਆਦਮੀਆਂ ਸਾਹਮਣੇ ਗੱਲ ਕਰਨ ਨੂੰ ਚੰਗਾ ਸਮਝਿਆ ਅੱਗੇ ਉਸਨੂੰ ਰਾਮ ਰਤਨ ਪਟਵਾਰੀ ਤਾ ਲੰਬਰਦਾਰ ਤੇ ਕੁਝ ਹੋਰ ਬੰਦੇ ਮੰਜੀਆਂ ਤੇ ਬੈਠੇ ਮਿਲੇ ਦਰਬਾਰਾ ਪਟਵਾਰੀ ਕੋਲ ਬੈਠਾ ਕੁਝ ਲਿਖਵਾ ਰਿਹਾ ਸੀ। ਕਪੂਰ ਸਿੰਘ ਨੇ ਓਥੇ ਸਾਰੇ ਬੰਦਿਆਂ ਨੂੰ ਆਪਣੇ ਸਮਝਦਿਆਂ ਹੀ ਦਰਬਾਰੇ ਨੂੰ ਬੜੇ ਹੌਸਲੇ ਨਾਲ ਕਿਹਾ ਕਿ ਭਾਈ ਦਰਬਾਰੇ ਕੰਧ ਦਾ ਕਿਵੇਂ ਕਰਨਾ ਹੈ ਦਰਬਾਰਾ ਸਿੰਘ ਕੰਧ ਕਰਨ ਵਾਲੀ ਗੱਲ ਵੱਲ ਧਿਆਨ ਹੀ ਨਹੀਂ ਦਿੰਦਾ ਹੈ। ਫਿਰ ਸਾਂਝੀ ਕੰਧ ਬਾਰੇ ਆਖਦਾ ਹੈ

ਹੋਰ ਵੀ ਗੁੱਸੇ ਨਾਲ ਉਹ ਆਖਦਾ ਕੇ ਜੇਕਰ ਤੈਨੂੰ ਲੋੜ ਹੈ ਤਾ ਤੂੰ ਕੰਧ ਕਢਲੇ ਇਸਤੇ ਕਪੂਰ ਸਿੰਘ ਆਖਦਾ ਹੈ ਕੇ ਮੈਂ ਇਕੱਲਾ ਚਾਲੀ ਫੁੱਟ ਲੰਬੀ ਚੋਦਾ ਫੁੱਟ ਉੱਚੀ ਡੇਢ਼ ਇੱਟ ਚੋੜੀ ਕੰਧ ਕਿਵੇਂ ਕਰ ਸਕਦਾ ਹਾਂ। ਦਰਬਾਰਾ ਕਪੂਰ ਸਿੰਘ ਨੂੰ ਆਖਦਾ ਹੈ ਕੇ ਜੇ ਤੂੰ ਇਕੱਲਾ ਕੰਧ ਕੱਢੇ ਤਾ ਮੇਰੇ ਸਿਰ ਕਿਹੜਾ ਅਹਿਸਾਨ ਹੈ ।

ਜਿੰਮੇਵਾਰੀ ਨਹੀਂ ਹੈ। ਇਹ ਸੁਣਕੇ ਪਟਵਾਰੀ ਦੋਵਾਂ ਨੂੰ ਆਖਦਾ ਹੈ ਕੇ ਗੁੱਸੇ ਨਾਲ ਦੋਵੇ ਮਿਲਕੇ ਗੱਲ ਮੁਕਾ ਲਵੋ। ਇਸਤੇ ਸਰਪੰਚ, ਪਟਵਾਰੀ ਆਖਦਾ ਹੈ।

ਦਰਬਾਰੇ ਨੂੰ ਅਜਿਹੀਆਂ ਗੱਲਾਂ ਦੀ ਕੋਈ ਸ਼ਰਮ ਨਹੀਂ ਸੀ। ਇੰਝ ਜਦੋ ਸਰਪੰਚ ਨੂੰ ਕਪੂਰ ਸਿੰਘ ਦਾ ਭਰਾ ਦਰਬਾਰਾ ਹੀ ਉਸਦੇ ਵਿਰੁੱਧ ਕਰਨ ਲਈ ਮਿਲਿਆ ਸੀ। ਤਾ ਉਹ ਖੁਸ਼ ਹੀ ਸੀ ਕਪੂਰ ਸਿੰਘ ਨੇ ਬੜੀ ਹਲੀਮੀ ਨਾਲ ਦਰਬਾਰਾ ਸਿੰਘ ਨੂੰ ਸਮਝੋਦਿਆਂ ਕਿਹਾ ਕੇ ਮੈਂ ਹੀ ਤੇਰੇ ਅੱਗੇ ਤਰਲੇ ਕਰਦਾ ਹੈ ਕਿ ਆਪਾ ਦੋਵੇ ਪਰਿਵਾਰਾਂ ਵਾਲੇ ਹਾਂ ਤੇ ਆਪਸ ਚ ਲੜਦੇ ਚੰਗੇ ਨਹੀਂ ਲੱਗਦੇ ਇਸਲਈ ਆਪਾ ਮਿਲਕੇ ਕੰਧ ਬਣਾ ਲਈਏ। ਕਪੂਰ ਸਿੰਘ ਇਹ ਵੀ ਆਖਦਾ ਹੈ ਕਿ ਤੂੰ ਜਿਵੇਂ ਆਖਾਂਗੇ ਉਸੇ ਤਰ੍ਹਾਂ ਹੀ ਕਰ ਲਵਾਂਗੇ। ਆਪਾ ਦੋਵਾਂ ਨੂੰ ਹੀ ਇਸ ਕੰਧ ਦਾ ਫਾਇਦਾ ਹੈ। ਉਹ ਆਖਦਾ ਹੈ ਕਿ ਜੇਕਰ ਕੰਧ ਛੋਟੀ ਹੁੰਦੀ ਤਾ ਮੈਂ ਇਕੱਲਾ ਕੱਢ ਲੈਂਦਾ ਪਰ ਇਹ ਵੱਡੀ ਕੰਧ ਹੈ। ਮੈਂ ਇਹ ਇਕੱਲਾ ਨਹੀਂ ਕੱਢ ਸਕਦਾ ਪਰ ਮੈਂ ਬਹੁਤ ਖਰਚ ਕਰ ਲਵਾਂਗਾ ਤੇ ਤੂੰ ਥੋੜ੍ਹਾ ਕਰ ਲਈ। ਕਪੂਰ ਸਿੰਘ ਦੀ ਹਲੀਮੀ ਨਾਲ ਕੀਤੀ ਗੱਲ ਤੇ ਦਰਬਾਰੇ ਵਿਚਾਲੀ ਆਕੜ ਕਟਾ ਦਿੱਤੀ। ਉਸਦੇ ਚੇਹਰੇ ਤੇ ਉਹ ਗੁੱਸਾ ਕਟਿਆ ਜਾਪਦਾ ਸੀ। ਇਸੇ ਸਮੇ ਕੰਧ ਲਈ ਹਾਂ ਕਰ ਦੇਣ ਤੇ ਉਸਦਾ ਮਨ ਵੀ ਇਸੇ ਸਮੇ ਸਰਪੰਚ ਨੇ ਹੋਲੀ ਜਿਹੀ ਖਾਗੂਰਾ ਮਾਰ ਕੇ ਉਸਨੂੰ ਕੁਝ ਕਹਿਣ ਤੋਂ ਰੋਕ ਦਿੱਤਾ l ਸਰਪੰਚ ਦੀ ਇਸ ਸੰਕੇਤਿਕ ਰਮਜ ਨੂੰ ਦਰਬਾਰਾ ਹੀ ਸਮਝ ਸਕਦਾ ਸੀ

ਇਸਤੇ ਕਪੂਰ ਸਿੰਘ ਆਖਦਾ ਹੈ ਕਿ ਜੇ ਅੱਜ ਕੰਧ ਤੇ ਸਾਰਾ ਖਰਚਾ ਮੈਂ ਕਰ ਦਿੰਦਾ ਹਾਂ ਤੇ ਜਦੋ ਤੇਰੇ ਕੋਲ ਰੁਪਏ ਹੋਏ ਤੂੰ ਦੇ ਦੇਵੀ।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

ਨਵੇਂ ਸਮੇਂ ਤੋਂ ਨਵੀਂ ਬਹਾਰ ਖ਼ੁਸ਼ੀ ਹੈ ਨਵੇਂ ਜਮਾਨੇ ਵਿੱਚ ਨਵਾਂ ਆਨੰਦ ਹੈ, ਨਵੀਂ ਜਵਾਨੀ ਦੇ ਮਸਤੀ ਭਰੇ ਝੂਟੇ ਹਨ, ਬਾਜ਼ਾਰ ਵਿੱਚ ਨਵੇਂ ਸੋਹਣੇ ਮੋਜ਼ਿਆਂ ਦੀ ਨਵੀਂ ਰੌਣਕ ਹੈ ਪਿੱਛਲੀਆਂ ਗੱਲਾਂ ਹੁਣ ਬੀਤ ਚੁੱਕੀਆਂ ਹਨ ਨਵੇਂ ਬੰਦਿਆਂ ਨੇ ਨਵੀਂ ਕਹਾਣੀ ਸ਼ੁਰੀ ਕਰ ਦਿੱਤੀ ਹੈ। ਸੰਸਾਰ ਬਦਲ ਗਿਆ ਹੈ ਕਿਉਂਕਿ ਹੁਣ ਪਿੱਛਲੀਆਂ ਲਕੀਰਾਂ ਮਿੱਟ ਗਈਆਂ ਹਨ ਅਤੇ ਨਵੇਂ ਨਿਸ਼ਾਨ ਪਾਏ ਜਾ ਰਹੇ ਹਨ, ਹੇ ਬਾਬਾ ਤੂੰ ਨਵੀਂਆਂ ਵਾਸਤੇ ਰਾਹ ਖਾਲੀ ਕਰ ਦੇ, ਤਾਂ ਨਵੇਂ ਸਮੇਂ ਦਾ ਹਾਣੀ ਬਣ ਜਾ ਪੁਰਾਣੀਆਂ ਲਕੀਰਾਂ ਹੁਣ ਕਿੱਥੇ ਹਨ ਹੁਣ ਅਗਲੀਆਂ ਤਿਆਰ ਹੋ ਰਹੀਆਂ ਹਨ ਔਖੇ ਸੌਖੇ ਸਮਿਆਂ ਨੂੰ ਵਕਤ ਨੇ ਇਕੱਠੇ ਹੋ ਕੇ ਪੂਰੇ ਕਰ ਦਿੱਤਾ ਹੈ ਜੁਗਾਂ ਜੁਗਾਂ ਤੋਂ ਚੱਲਦੇ ਸਮੇਂ ਦੇ ਚੱਕਰ ਨੇ ਔਖੀਆਂ ਚੀਜ਼ਾਂ ਨੂੰ ਆਸਾਨ ਬਣਾ ਦਿੱਤਾ ਹੈ। ਰੱਬ ਕਰੇ ਇਹ ਨਵੀਂ ਬਹਾਰ ਦੀ ਗਤੀ ਇਸ ਤਰ੍ਹਾਂ ਬਣੀ ਰਹੇ ਨਵੀਆਂ ਨਵੀਂ ਬਹਾਰ, ਸਮੇਂ ਦੀ ਨਵੀਓਂ ਨਵੀਂ ਬਹਾਰ। ਨਵੇਂ ਸਮੇਂ ਦੇ ਨਵੇਂ ਨਜ਼ਾਰੇ ਨਵੀਂ ਜਵਾਨੀ ਨਵੇਂ ਹੁਲਾਰੇ। ਨਵੇਂ ਬਜ਼ਾਰ, ਤਮਾਸ਼ੇ, ਮੇਲੇ, ਨਵੇਂ ਹੁਸੀ, ਨਵੇਂ ਅਲਬੇਲੇ, ਨਵੀਂ ਸਮੇਂ ਦੀ ਤਾਰ, ਸਮੇਂ ਦੀ ਨਵੀਂ ਨਵੀਓਂ ਨਵੀਂ ਬਹਾਰ ਇਹ ਕਾਵਿ ਬੰਧ ਧਨੀ ਰਾਮ ਚਾਤ੍ਰਿਕ ਦੀ ਲਿਖੀ ਹੋਈ ਕਵਿਤਾ ਸਮੇਂ ਦੀ ਬਹਾਰ ਵਿੱਚੋਂ ਲਿਆ ਗਿਆ ਹੈ ਜੋ ਕਿ ਇਸ ਵਿੱਚ ਦਰਜ਼ ਵਿੱਚ ਹੈ ਇਸ ਕਾਵਿ ਬੰਧ ਵਿੱਚ ਕਵੀ ਕਹਿੰਦਾ ਹੈ ਕਿ ਹੁਣ ਨਵੇਂ ਸਮੇਂ ਦੀ ਨਵੀਂ ਬਹਾਰ ਹੈ ਪਰ ਨਵੇਂ ਹਰ ਪਾਸੇ ਨਵੀਂਆਂ ਚੀਜ਼ਾਂ ਦੀ ਮਸਤੀ ਹੈ। ਕਵੀ ਕਹਿੰਦਾ ਹੈ ਕਿ ਹੁਣ ਨਵਾਂ ਜ਼ਮਾਨਾ ਹੈ ਨਵੇਂ ਸਮੇਂ ਦੀ ਬਹਾਰ ਹਰ ਪਾਸੇ ਛਾਈ ਹੋਈ ਹੈ ਹੁਣ ਨਵੇਂ ਨਜ਼ਾਰੇ ਨਵੀਂ ਜਵਾਨੀ ਅਤੇ ਨਵੇਂ ਮਸਤੀ ਭਰੇ

ਸਮੇਂ ਦੀ ਬਹਾਰ ਨਿੱਤ ਨਵੀਂ ਹੈ ਪਿਛਲੀ ਹੋ ਗਈ ਗੱਲ ਪੁਰਾਣੀ, ਨਵਿਆਂ ਛੋਹੀ ਨਵੀਂ ਕਹਾਣੀ, ਪਿਛਲੇ ਲੀਹਾਂ ਨਾਲ ਖਲੇ ਗਏ, ਨਵੇਂ ਨਿਸ਼ਾਨ ਅਗੇਰੇ ਹੋ ਗਏ, ਬਦਲ ਗਿਆ ਸੰਸਾਰ, ਸਮੇਂ ਦੀ ਨਵੀਓਂ ਨਵੀਂ ਬਹਾਰ, ਇਸ ਕਾਵਿ ਬੰਧ ਧਨੀ ਰਾਮ ਚਾਤ੍ਰਿਕ ਦੀ ਲਿਖੀ ਹੋਈ ਕਵਿਤਾ ਸਮੈਂ ਦੀ ਬਹਾਰ ਵਿੱਚੋਂ ਲਿਆ ਗਿਆ ਹੈ ਜੋ ਕਿ ਇਹ ਦੂਜਾ ਪੜ੍ਹਾਅ ਵਿੱਚ ਦਰਜ਼ ਹੈ, ਇਸ ਕਵੀ ਬੰਧ ਵਿੱਚ ਕਵੀ ਨੇ ਬਦਲ ਰਹੇ ਸੰਸਾਰ ਦੀ ਨਵੀਂ ਤਸ਼ਵੀਰ ਪੇਸ਼ ਕੀਤੀ ਹੈ। ਪਿੱਛਲੀਆਂ ਗੱਲਾਂ ਹੁਣ ਪੁਰਾਣੀਆਂ ਹੋ ਚੁੱਕੀਆਂ ਹਨ ਹੁਣ ਨਵੇਂ ਬੰਦਿਆਂ ਨੇ ਨਵੀਂ ਦਾਸਤਾਨ ਲਿਖਣੀ ਸ਼ੁਰੂ ਕਰ ਦਿੱਤੀ ਹੈ ਪਿੱਛਲੀਆਂ ਲਕੀਰਾਂ ਹੁਣ ਮਿੱਟ ਚੁੱਕੀਆਂ ਹਨ। ਬਦਲ ਰਹੇ ਸੰਸਾਰ ਵਿੱਚ ਹੁਣ ਤਰੱਕੀ ਦੀਆਂ ਨਵੀਆਂ ਪੈੜ੍ਹਾਂ ਸਥਾਪਿਤ ਹੋ ਰਹੀਆਂ ਹਨ ਸਮੇਂ ਦੀ ਬਹਾਰ ਨਿੱਤ ਨਵੀਂ ਹੈ ਬਾਬਾ ਰਾਹੋਂ ਲਾਂਭੇ ਹੋ ਜਾ ਜਾਂ ਨਵੀਂਆਂ ਦੇ ਨਾਲ ਖਲ ਜਾ, ਪਿਛਲੀਆਂ ਦੀਆਂ ਕਿੱਥੇ ਗਈਆਂ, ਇਹ ਹੁਣ ਹੰਭਲੇ ਮਾਰਨ ਪਈਆਂ, ਅਗਲੀਆਂ ਹੋਰ ਤਿਆਰ, ਸਮੇਂ ਦੀ ਨਵੀਓਂ ਨਵੀਂ ਬਹਾਰ। ਇਸ ਕਾਵਿ ਬੰਧ ਧਨੀ ਰਾਮ ਚਾਤ੍ਰਿਕ ਦੀ ਲਿਖੀ ਹੋਈ ਕਵਿਤਾ ਸਮੇਂ ਦੀ ਬਹਾਰ ਵਿੱਚੋਂ ਲਿਆ ਗਿਆ ਹੈ ਜੋ ਕਿ ਇਹ ਪੜ੍ਹਾਅ ਵਿੱਚ